ਚਿੱਟੇ ਰੰਗ ਦੀ ਹੈ ਜਿੱਸ ਊਪਰ ਇੱਕ ਦਰਵਾਜਾ ਬਣਿਆ ਹੈ ਜੋ ਕੀ ਕਾਲੇ ਰੰਗ ਦਾ ਹੈ।

ਮੈਟ ਹੈ ਉਸਦੇ ਵਿੱਚ ਲਾਈਟਾਂ ਵੀ ਜੱਗਦੀਆਂ ਹਨ ਜੋ ਕਿ ਰੰਗ ਬਿਰੰਗੀਆਂ ਹਨ।

ਥਲੇ ਬਹੁਤ ਸਾਰੇ ਟੇਬਲ ਲੱਗੇ ਹਨ ਜਿਹਨਾਂ ਉੱਤੇ ਨੀਲੇ ਰੰਗ ਦਾ ਕੱਪੜਾ ਚੜਿਆ ਹੋਇਆ ਅਤੇ ਕਾਲੇ ਰੰਗ ਦੀਆਂ ੌਕੁਰਸੀਆਂ ਵੀ ਪਈਆਂ ਹੋਈਆਂ ਹਨ।

ਘਾਹ ਅਤੇ ਨਿੱਕੇ ਨਿੱਕੇ ਪੌਦੇ ਲੱਗੇ ਹੋਏ ਹਨ ਜੋ ਹਰੇ ਰੰਗ ਦੇ ਹਨ।

ਅਤੇ ਕਿਨਾਰੇ ਤੇ ਬਹੁਤ ਮਿੱਟੀ ਵੀ ਜੰਮੀ ਪਈ ਹੋਈ ਹੈ ਇਹ ਮਿੱਟੀ ਬਹੁਤ ਗੰਦੀ ਲੱਗ ਰਹੀ ਹੈ।

ਅੰਦਰ ਕੁਛ ਬੰਦੇ ਕੰਮ ਵੀ ਕਰ ਰਹੇ ਹੋਏ ਹਨ।

ਅਤੇ ਇੱਕ ਗੱਡੀ ਵੀ ਹੈ ਜੋ ਕਿ ਚਿੱਟੇ ਰੰਗ ਦੀ ਹੈ ਅਤੇ ਬਹੁਤ ਵੱਡੀ ਹੈ।

ਜੋ ਕਿ ਵੱਖਰੇ ਵੱਖਰੇ ਰੰਗਾਂ ਦੇ ਹਨ ਕੋਈ ਨੀਲੇ ਹਨ ਕੋਈ ਚਿੱਟੇ ਹਨ।

ਕੋਈ ਲਾਲ ਹਨ ਅਤੇ ਇਹ ਇੱਕ ਰੈਕ ਵਿੱਚ ਪਏ ਹੋਏ ਹਨ।

ਇਕ ਮੁੰਡਾ ਵੀ ਖੜਾ ਹੈ ਕੁਛ ਟੋਕਰੀਆਂ ਵੀ ਪਈਆਂ ਹੋਈਆਂ ਹਨ ਜੋ ਕਿ ਵਧੀਆ ਲੱਗਦੀਆਂ ਹਨ।

ਇਹ ਇੱਕ ਰੇਲਵੇ ਸਟੇਸ਼ਨ ਦੀ ਪਟਰੀ ਹੈ ਇਸ ਦੇ ਲਾਗੇ ਦੋ ਦੁਕਾਨਾਂ ਬਣੀਆਂ ਹਨ।

ਇਹ ਫੋਟੋ ਵਿੱਚ ਇੱਕ ਕਾਊਂਟਰ ਹੈ ਜਿਸਦਾ ਉੱਪਰ ਵਾਲਾ ਹਿੱਸਾ।

ਸ਼ੀਸ਼ੇ ਦਾ ਹੈ ਜਿਸ ਉੱਪਰ ਕੁਛ ਥਾਲੀਆਂ ਪਈਆਂ ਹਨ ਜੋ ਕਿ ਚਿੱਟੇ ਰੰਗ ਦੀਆਂ ਹਨ।

ਇਨਾ ਦੇ ਲਾਗੇ ਟਾਈਆਂ ਵੀ ਪਈਆਂ ਹਨ ਜੋ ਕਿ ਚਿੱਟੇ ਰੰਗ ਦੇ ਡੱਬਿਆਂ ਵਿੱਚ ਹਨ ਅਤੇ ਦੋ ਤਿੰਨ ਕਾਊਂਟਰ ਲੱਗੇ ਹਨ ਦੋ ਕੁਰਸੀਆਂ ਵੀ ਹਨ।

ਉਸਦੇ ਲਾਗੇ ਦੋ ਟਾਇਰ ਵੀ ਹਨ ਇੱਕ ਗੱਡੀ ਬਾਹਰ ਵੀ ਹੈ ਜੋ ਗ੍ਰੇਯ ਰੰਗ ਦੀ ਹੈ।

ਥੱਲੇ ਕੁਝ ਡੰਬਲ ਪਏ ਹਨ ਜੋ ਕਿ ਲਾਲ ਰੰਗ ਦੇ ਹਨ।